ਕੁਰਸੀਆਂ ਪਈਆਂ ਹਨ ਜਿੱਥੇ ਕੋਈ ਵੀ ਕਮਾ ਕਸਟਮਰ ਆਪਣੇ ਵਰਕ ਦੀ--

ਜਿਸ ਵਿੱਚ ਸਾਨੂੰ ਵੈਜ ਅਤੇ ਨੋਨ ਵੈਜ ਦੋਨੋਂ ਪ੍ਰਕਾਰ ਦਾ ਖਾਣਾ ਮਿਲ ਸਕਦਾ ਹੈ ਤੇ ਤਿੰਨ ਆਦਮੀ ਬਾਹਰ ਖੜੇ ਹਨ।

ਇਸ ਤਸਵੀਰ ਵਿੱਚ ਇੱਕ ਕਿਸ਼ਤੀ ਬਣੀ ਹੋਈ ਹੈ ਅਤੇ ਕਿਸ਼ਤੀ ਵਿੱਚ--

ਅਨਕੰਪਲੀਟ ਵਰਕ ਹੈ ਜਿਸ ਵਿੱਚ ਜੇ_ਸੀ_ਬੀ ਵੀ ਆਪਣਾ ਵਰਕ ਕਰ ਰਹੀ ਹੈ ਅਤੇ ਉੱਪਰ ਇੱਕ ਗਾਡਰ ਵੀ ਹੈ।

ਇੱਕ ਗੁਰੂ ਨਾਨਕ ਵਾਲਾ ਸਟੋਰ ਦੀ ਹੈ ਅਤੇ ਇੱਕ ਸੋਹਲ ਦੀ ਹੈ ਦੋਨੇ ਬਠਿੰਡਾ ਤੋਂ ਹਨ।

ਬਲੂ ਅਤੇ ਪਿੰਕ ਕਲਰ ਦੇ ਪਰਦੇ ਵੀ ਲੱਗੇ ਹੋਏ ਹਨ।

ਇਸ ਮੈਦਾਨ ਵਿੱਚ ਕੁਝ ਬੈਂਚ ਪਏ ਹੋਏ ਹਨ ਅਤੇ ਲੋਕ ਉੱਪਰ ਬੈਠੇ ਹਨ।

ਅਤੇ ਸਟੇਜ ਵਿੱਚ ਬਹੁਤ ਸਾਰਾ ਇੱਕ ਗਰੁੱਪ ਬੈਠਾ ਹੋਇਆ ਹੈ। ਕਲਾਸਿਕਲ ਗਰੁੱਪ ਬੈਠਾ ਹੋਇਆ ਜੋ ਡਾਂਸ ਤੋਂ ਬਾਅਦ ਇੱਕ ਪਿੱਕ ਕਰ ਰਿਹਾ।

ਇਹ ਤਸਵੀਰ ਵਿੱਚ ਮਾਈਕਰੋਮੈਕਸ ਕੇਅਰ ਵਿੱਚ ਮੋਬਾਈਲਾਂ ਦੀ ਦੁਕਾਨ ਹੈ।

ਖੇਤ ਵਿੱਚ ਸੋਲਰ ਪਲਾਂਟ ਲੱਗਿਆ ਹੋਇਆ ਹੈ ਸੋਲਰ ਪਲਾਂਟ ਦੇ ਨੀਚੇ ਇੱਕ ਮੰਜਾ ਡਾਇਆ ਹੋਇਆ ਹੈ ਅਤੇ ਨਾਲ ਇੱਕ ਹੱਲ ਪਿਆ ਹੋਇਆ ਹੈ।